ਹਰਿਆਲੀ ਵਾਲਾ ਵਾਤਾਵਰਨ ਹੈਗਾ ਆ ਪੇੜ ਪੌਦੇ ਲੱਗੇ ਹੋਏ ਆ ਤੇ ਬਹੁਤ ਹੀ ਸੋਹਣੇ ਪੇੜ ਪੌਦੇ ਆ ਤੇ ਬਹੁਤ ਹੀ ਵਧੀਆ ਇੱਥੇ ਦਾ ਮਾਹੌਲ ਹੈਗਾ ਆ ਬਹੁਤ ਹੀ ਸੋਹਣਾ ਤੇ ਘੈਂਟ ਨਜਾਰਾ ਆ।

ਇਸ ਪਿੱਚਰ ਵਿੱਚ ਜਿਹੜਾ ਵਿਊ ਹੈਗਾ ਆ ਤੁਸੀਂ ਦੇਖ ਸਕਦੇ ਹੋ ਇੱਕ ਟੇਬਲ ਦੇ ਉੱਤੇ ਨਮਕੀਨ ਦੇ ਪੈਕਟ ਪਏ ਹੋਏ ਆ।

ਤੇ ਡੈਰੀ ਦਾ ਨਾਮ ਹੈਗਾ ਏ ਆ ਭਗਵਤੀ ਮਿਲਕ ਪਾਲਰ ਸ਼ਾਂਤੀ ਨਗਰ ਦੇ ਵਿੱਚ ਹੈਗਾ ਆ ਬਸਤਰ ਡੈਰੀ ਫਾਰਮ ।

ਇਸ ਪਿੱਚਰ ਵਿੱਚ ਜਿਹੜਾ ਵਿਊ ਹੈ ਤੁਸੀਂ ਦੇਖ ਸਕਦੇ ਹੋ ਵਾਟਰ ਪਾਰਕ ਦਾ ਵਿਊ ਹੈਗਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇੱਥੇ ਦਾ ਮਾਹੌਲ ਹੈਗਾ ਵਾ।

ਏਸ ਪਿਕਚਰ ਵਿਚ ਜੇਹੜਾ ਵਿਊ ਨਜ਼ਰ ਆ ਰਿਹਾਯਾ ਤੁਸੀ ਦੇਖ ਸਕਦੇਆ ਡਾਂਸ ਪ੍ਰਫੋਰਮੈਂਸ ਦਾ ਵਿਊ ਨਜ਼ਰ ਆ ਰਿਹਾਯਾ।

ਏਸ ਪਿਕਚਰ ਵਿੱਚ ਜਿਹੜਾ ਵਿਊ ਹੈਗਾ ਆ ਤੁਸੀਂ ਦੇਖ ਸਕਦੇ ਅ ਇੱਕ ਰੈਸਟੋਰੈਂਟ ਦਾ ਵਿਊ ਹੈਗਾ ਆ।

ਬਹੁਤ ਹੀ ਸੋਹਣਾ ਵਿਊ ਹੈਗਾ ਆ ਕੁਰਸੀਆਂ ਟੇਬਲ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਆ ਟੇਬਲ ਤੇ ਸਮਾਨ ਪਿਆ ਹੋਇਆ ਵਾ ਪਲੇਟਾਂ ਪਈਆਂ ਹੋਈਆਂ ਵਾ।

ਇਸ ਪਿੱਚਰ ਵਿੱਚ ਤੁਸੀ ਦੇਖ ਸਕਦੇ ਹਾਂ ਜਿਹੜਾ ਵਿਊ ਹੈਗਾ ਆ ਆਈਲੇਟਸ ਸੈਂਟਰ ਦਾ ਵਿਊ ਹੈਗਾ ਆ।

ਤੇ ਸੈਂਟਰ ਦਾ ਨਾਮ ਹੈਗਾ ਕਲਾਸੀਕ ਪੋਲਿਊਸ਼ਨ ਚੈੱਕ ਸੈਂਟਰ ।

ਇੱਸ ਫ਼ੋਟੋ ਵਿੱਚ ਤੁਸੀਂ ਦੇਖ ਸਕਦੇ ਹਾਂ ਜਿਹੜਾ ਵਿਊ ਨਜ਼ਰ ਆ ਰਿਹਾ ਆ ਦੇਖ ਸਕਦੇ ਹਾਂ ਵੀ ਲੈਂਟਰ ਪਏ ਰਿਹਾ ਹੈਣਾ।

ਇਹਨਾਂ ਦੇ ਕਲਰ ਹੈਗੇ ਆ ਤਿੰਨ ਦੇ ਵਾਈਟ ਕਲਰ ਆ ਇੱਕ ਦਾ ਕ੍ਰੀਮ ਕਲਰ ਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹ ਇਕ ਏਟੀਐਮ ਦਾ ਵਿਊ ਨਜ਼ਰ ਆ ਰਿਹਾ ਆ ਏਟੀਐਮ ਦਾ ਨਾਮ ਹੈਗਾ ਆ ਐਕਸਿਸ ਬੈਂਕ ਏਟੀਐਮ ।

ਇਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਆ ਵੀ ਇੱਕ ਸੈੱਲੂਨ ਦਾ ਵਿਊ ਹੈਗਾ ਆ।

ਤੇ ਦੇਖ ਸਕਦੇ ਆ ਵੀ ਇੱਥੇ ਬਹੁਤ ਸਾਰੇ ਟੂਲ ਵੀ ਪਏ ਹੋਏ ਹੈ ਨਾ ਬਹੁਤ ਸਾਰਾ ਸਮਾਨ ਵੀ ਪਿਆ ਹੋਇਆ ਵਾ।

ਪੇੜ ਪੋਧੇ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਔ ਤਿੰਨ ਹਿਰਣ ਵੀ ਹੈਗੇ ਆ ਜੋ ਕਿ ਆਪਣਾ ਖਾਣਾ ਖਾ ਰਹੇ ਆ ਚਾਰਾ ਚਰ ਰਹੇ ਆ ਬਹੁਤ ਹੀ ਵਧੀਆ ਇੱਥੇ ਦਾ ਮਾਹੌਲ ਹੈਗਾ ਏ ਆ।

ਇਸ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਹ ਜਿਹੜਾ ਵਿਊ ਹੈਗਾ ਆ ਜੰਗਲ ਦਾ ਵਿਊ ਵੇਖ ਕਰਿਆ ਆ ਤੁਸੀਂ ਦੇਖ ਸਕਦੇ ਆ।

ਏਸ ਪਿਕਚਰ ਵਿੱਚ ਜੇਹੜਾ ਵਿਊ ਨਜਰ ਆ ਰਿਹਾ ਹੈ ਇੱਕ ਸਵੀਟ ਸ਼ੌਪ ਦਾ ਵਿਊ ਨਜਰ ਆ ਰਿਹਾ ਹੈ।

ਇੱਕ ਗੱਡੀ ਵ੍ਹਾਈਟ ਕਲਰ ਦੀ ਹੈ ਇੱਕ ਬਲੈਕ ਕਲਰ ਦੀ ਹੈ ਐਕਟਿਵਾ ਲੱਗੀ ਹੋਈਆ ਤੇ ਬਾਇਕ ਲੱਗਾ ਹੋਇਆ।

ਇਸ ਪਿੱਚਰ ਵਿੱਚ ਜਿਹੜਾ ਵਿਊ ਹੈਗਾ ਆ ਇੱਕ ਪੈਲਸ ਦਾ ਵਿਊ ਹੈਗਾ ਆ ਤੁਸੀਂ ਦੇਖ ਸਕਦੇ ਆ ਪੈਲਸ ਦੀ ਡੈਕੋਰੇਸ਼ਨ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ।

ਤੇ ਇੱਕ ਪਾਸੇ ਸਟਾਲ ਲੱਗੇ ਹੋਏ ਆ ਤੇ ਖਾਣ ਪੀਣ ਆਲੇ ਸਟਾਲ ਵੀ ਬਹੁਤ ਵਧੀਆ ਤਰੀਕੇ ਨਾਲ ਲਗਾਏ ਆ।

ਸਰਦਾਰ ਹਰਜਿੰਦਰ ਸਿੰਘ ਲਾਲੀ ਟਿੱਬਾ ਡਾਕਟਰ ਸਤਬੀਰ ਸਿੰਘ ਟਿੱਬਾ।

ਕੋਲ ਦੀ ਪਾਰਕਿੰਗ ਦੇ ਵਿੱਚ ਸਕੂਲ ਬੱਸ ਲੱਗੀਆਂ ਹੋਈਆਂ ਵਾਂ ਬਹੁਤ ਹੀ ਵਧੀਆ ਮਾਹੌਲ ਹੈਗਾ ਯਾ ਪੇੜ ਪੌਧੇ ਲੱਗੇ ਹੋਏ ਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਹੈਗਾ ਆ ਇੱਕ ਐਲੀਫੈਂਟ ਦਾ ਵਿਊ ਹੈਗਾ ਆ।

ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਬੈੱਠੇ ਹੋਏ ਹਾਂ ਜੋਕਿ ਪ੍ਰੋਜੈਕਟ ਬਨਾ ਰਹੇ ਹਾਂ ਤੇ ਤੁਸੀ ਦੇਖ ਸਕਦੇ ਹੋ ਓਹਨਾ ਦੇ ਨਾਲ ਟੀਚਰ ਵੀ ਖੜੇ ਆ ਜੇਹੜੇ ਕਿ ਓਹਨਾ ਨੂ ਪ੍ਰੋਜੈਕਟ ਸਿੱਖਾਂ ਰਹੇ ਹਾਂ।

ਤੇ ਨਾਲ਼ੇ ਆਪਣੀ ਫੋਟੋ ਵੀ ਕਰਾ ਰਹੇ ਆ ਬਹੁਤ ਹੀ ਸੋਹਣਾ ਬੱਚੇ ਪ੍ਰੋਜੈਕਟ ਬਣਾ ਰਹੇ ਆ ਬਹੁਤ ਹੀ ਵਧੀਆ ਇੱਥੇ ਦਾ ਮਾਹੌਲ ਹਿਗਾ ਏ ਆ।

ਏਸ ਪਿੱਚਰ ਵਿੱਚ ਜਿਹੜਾ ਵਿਊ ਨਜਰ ਆ ਰਿਹਾ ਏ ਆ ਤੁਸੀ ਦੇਖ ਸਕਦੇ ਆ ਇੱਕ ਟਾਇਰ ਸ਼ੋਪ ਦਾ ਵਿਊ ਨਜਰ ਆ ਰਿਹਾ ਏ ਆ।

ਤੁਸੀ ਇੱਥੇ ਵਿਸਿਟ ਕਰ ਸਕਦੇ ਆਂ ਤੇ ਆਪਣੀ ਚੋਇਸ ਦੇ ਟਾਇਰ ਲੈ ਸਕਦੇ ਆਂ। ਆਪਣੀ ਚੋਇਸ ਦੇ ਅਲੋਏ ਵਿਲ ਵੀ ਲੈ ਸਕਦੇ ਆਂ।

ਤੁਸੀਂ ਦੇਖ ਸਕਦੇ ਇਥੇ ਬਹੁਤ ਸਾਰੇ ਵਹਿਕਲ ਖੜੇ ਆ ਬਾਈਕ ਵਗੈਰਾ ਖੜੇ ਆ ਜਿੰਨਾ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਆ ਤੇ ਬਹੁਤ ਹੀ ਸੋਹਣਾ ਇੱਥੇ ਕੰਮ ਕੀਤਾ ਜਾਂਦਾ ਆ।

ਤੇ ਸ਼ੋਪ ਦਾ ਨਾਮ ਹੈਗਾ ਆ ਐਮ ਐਸ ਜੇ ਐਸ ਐਮ ਪੋਲਿਊਸ਼ਨ ਚੈੱਕ ਸੈਂਟਰ ਇੱਥੇ ਇਨਸ਼ੋਰਂਸ ਵੀ ਕੀਤੀ ਜਾਂਦੀ ਆ।

ਤੇ ਬਹੁਤ ਹੀ ਵਧੀਆ ਇੱਥੇ ਦਾ ਮਾਹੌਲ ਹੈਗਾ ਏ ਆ ਦੇਖ ਸਕਦੇ ਆ ਬਹੁਤੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ।